ਉਹ ਸੁਣ ਕੇ ਥੋੜੀ ਪਰੇਸ਼ਾਨ ਹੋ ਗਈ ਤੇ ਮੈਂ ਉਸਨੂੰ ਕਿਹਾ ਕਿ ਜੇ ਕਿਤੇ phone ਕਰਨਾ ਹੈ ਤਾਂ ਮੇਰੇ phone ਤੋਂ ਕਰ ਸਕਦੀ ਹੈ ਪਰ ਉਸਨੇ ਕਿਹਾ ਕਿ ਨਹੀਂ ਫਿਲਹਾਲ ਤੇ ਨਹੀ ਮੈਂ ਉਸਨੂੰ ਪੁੱਛ ਹੀ ਲਿਆ ਕਿ ਉਸਦਾ station ਕਿਥੇ ਹੈ ਤੇ ਉਸਨੇ ਦੱਸਿਆ ਕਿ ਦਿੱਲੀ ਮੈਂ ਕਿਹਾ ਕਿ ਮੈਂ ਵੀ ਦਿੱਲੀ ਜਾ ਰਹੀ ਆ ਹਾਂ ਇਕ ਦਿਨ ਦਾ ਕੰਮ ਹੈ ਮੈਂ ਕੁੜੀ ਨੂੰ ਪੁੱਛਿਆ ਕਿ ਉਹ ਦਿੱਲੀ ਵਿਚ ਰਹਿੰਦੀ ਹੈ ਪਰ ਉਸਨੇ ਕਿਹਾ ਕਿ ਉਹ ਦਿੱਲੀ ਵਿਚ ਨਹੀਂ ਰਹਿੰਦੀ ਤੇ ਨਾ ਹੀ ਉਸਨੂੰ ਉਥੇ ਕੋਈ ਕੰਮ ਹੈ ਮੈਂ ਹੈਰਾਨ ਹੋ ਕੇ ਪੁੱਛਿਆ ਤਾਂ ਫਿਰ ਉਹ ਬੋਲੀ ਇਹ ਦੂਸਰੀ train ਹੈ ਜਿਸ ਵਿਚ ਅੱਜ ਮੈਂ ਹਾਂ ਤੇ ਤੀਜੀ ਦਿੱਲੀ ਤੋਂ train ਫੜਨੀ ਹੈ ਫਿਰ ਹਮੇਸ਼ਾ ਲਈ ਆਜਾਦ ਆਜਾਦ ਪਰ ਕਿਸ ਕੈਦ ਵਿਚੋਂ ਮੈਂ ਜਾਨਣਾ ਚਾਹੁੰਦਾ ਸੀ ਕਿ ਉਹ ਕਿਸ ਕੈਦ ਵਿਚ ਸੀ ਕੁੜੀ ਬੋਲੀ ਉਸੇ ਕੈਦ ਵਿਚ ਜਿਸ ਵਿਚ ਹਰ ਕੁੜੀ ਹੁੰੰਦੀ ਹੈ ਜਿਥੇ ਘਰ ਵਾਲੇ ਕਹਿਣ ਵਿਆਹ ਕਰ ਲਵੇ ਜਿਥੇ ਜਦੋਂ ਜਿਵੇਂ ਕਹਿਣ ਉਵੇਂ ਕਰੇ ਮੈਂ ਘਰ ਤੋਂ ਭੱਜ ਕੇ ਆਈ ਆਂ ਮੈਂ ਹੈਰਾਨ ਹੋ ਗਿਆ ਪਰ ਹੱਸਦੇ ਹੋਏ ਪੁੱਛਿਆ

ਤੇ ਫਿਰ ਉਸ ਤੋਂ ਬਾਅਦ ਅਸੀਂ ਕਿਸੇ ਨੂੰ ਨਹੀਂ ਮਿਲਣਾ ਅੱਛਾ ਪਿਆਰ ਦਾ ਮਾਮਲਾ ਹੈ ਉਸਨੇ ਕਿਹਾ ਜੀ ਮੈਂ ਉਸਨੂੰ ਦੱਸਿਆ ਕਿ ਮੇਰੀ ਵੀ love marriage ਹੋਈ ਹੈ ਇਹ ਗੱਲ ਸੁਣ ਕੇ ਉਹ ਖੁਸ਼ ਹੋਈ ਮੇਰੀ ਇਹ ਗੱਲ ਸੁਣ ਕੇ ਉਹ ਮੇਰੀਆਂ ਗੱਲਾਂ ਵਿਚ ਦਿਲਚਸਪੀ ਲੈਣ ਲੱਗੀ ਉਹ ਮੇਰੀ ਕਹਾਣੀ ਜਾਨਣਾ ਚਾਹੁੰਦੀ ਸੀ ਮੈਂ ਕਿਹਾ ਮੈਂ ਬਾਅਦ ਵਿਚ ਦੱਸਦਾ ਹੈ ਪਹਿਲਾਂ ਤੂੰ ਜੱਸ ਤੇਰੇ ਪਰਿਵਾਰ ਵਿਚ ਕੌਣ ਹੈ ਉਸਨੇ ਹੁਸ਼ਿਆਰੀ ਵਰਤਦੇ ਕਿਹਾ ਕਿ ਮੈਂ ਕਿਉਂ ਦੱਸਾਂ ਆਪਣੇ ਪਰਿਵਾਰ ਬਾਰੇ ਮੈਂ ਕਿਹਾ ਕਿ ਮੈਂ ਤੇਰਾ ਨਾਮ ਵੀ ਨਹੀਂ ਪੁੱਛ ਸਕਦਾ ਤਾਂ ਉਸਨੇ ਗੱਲ ਘੁੰਮਾਉਦੇ ਹੋਏ ਕਿਹਾ ਕਿ ਮੇਰਾ ਨਾਮ ਕੁਛ ਵੀ ਹੋ ਸਕਦਾ ਹੈ ਟੀਨਾ, ਮੀਨਾ, ਰੀਨਾ ਕੁਛ ਵੀ

ਕਿ ਉਹ ਕਿੰਨੇ ਸਾਲ ਦੀ ਹੋ ਗਈ ਹੈ ਉਸਨੇ ਕਿਹਾ ਅਠਾਰਾਂ ਸਾਲ ਤਾਂ ਮੈਂ ਹੱਸਦੇ ਹੋਏ ਕਿਹਾ ਭੱਜ ਕੇ ਵਿਆਹ ਕਰਾਉਣ ਦੀ ਕਾਨੂੰਨੀ ਉਮਰ ਹੋ ਗਈ ਹੈ ਤੇਰੀ ਉਹ ਹੱਸ ਪਈ ਮੈਂ ਉਸਨੂੰ ਦੱਸਿਆ ਮੇਰੀ ਉਮਰ ਪੈਂਤੀ ਸਾਲ ਹੈ

ਬਿਲਕੁਲ ਨਾ ਸੋਚੀ ਖੁਸ਼ ਰਹੀ ਸਿਰਫ ਆਪਣੇ ਦੋਹਾਂ ਬਾਰੇ ਸੋਚੀ ਮੈਂ ਉਹੀ ਕਰ ਰਹੀ ਹਾਂ ਮੈਂ ਕਿਹਾ ਕਿ ਤੇਰਾ boyfriend ਤਾਂ ਬਹੁਤ smart ਹੈ ਉਸਨੇ ਕਿਸ ਤਰ੍ਹਾਂ ਤੈਨੂੰ ਇਕੱਲੀ ਘਰ ਤੋਂ ਆਉਣ ਲਈ ਕਿਹਾ ਫਿਰ ਤੈਨੂੰ ਨਵਾ SIM ਤੇ mobile ਦਿੱਤਾ ਤਿੰਨ ਟਰੇਨਾਂ ਬਦਲਣ ਨੂੰ ਵੀ ਕਿਹਾ ਤਾਂ ਕਿ ਕਿਸੇ ਨੂੰ ਪਤਾ ਨਾ ਚੱਲੇ ਉਸਨੇ ਵੀ ਹਾਮੀ ਭਰੀ ਕਿਹਾ ਕਿ ਉਸਦੇ ਵਰਗਾ ਕੋਈ ਨਹੀਂ ਮੈਂ ਉਸਨੂੰ ਦੱਸਿਆ ਕਿ ਮੇਰੇ ਵਿਆਹ ਨੂੰ ਦਸ ਸਾਲ ਹੋ ਗਏ ਇਕ ਅੱਠ ਸਾਲ ਦੀ ਬੇਟੀ ਤੇ ਦੋ ਸਾਲ ਦਾ ਬੇਟਾ ਹੈ ਮੈਂ ਉਸਨੂੰ ਕਿ ਜਦੋਂ ਮੇਰੀ ਬੇਟੀ ਪੈਦਾ ਹੋਈ ਤਾਂ ਮੈਂ ਕੁਵੈਤ ਵਿਚ ਸੀ ਇਕ ਵਧੀਆ company ਵਿਚ ਕੰਮ ਕਰਦਾ ਸੀ ਫਿਰ ਕੁਝ ਮਹੀਨਿਆਂ ਬਾਅਦ ਨੌਕਰੀ ਛੱਡ ਕੇ ਆਪਣੇ ਕਸਬੇ ਵਿਚ ਕੰਮ ਕਰਨ ਲੱਗਾ ਕੁੜੀ ਨੇ ਪੁਛਿਆ ਕਿ ਨੌਕਰੀ ਕਿਉ ਛੱਡ ਦਿੱਤੀ ਮੈਂ ਕਿਹਾ ਕਿ ਜਦੋਂ ਮੈਂ ਆਪਣੀ ਬੇਟੀ ਨੂੰ ਪਹਿਲੀ ਵਾਰ ਗੋਦੀ ਚੁੱਕਿਆ ਤਾਂ ਲੱਗਿਆ ਕਿ ਮੇਰੀ ਦੁਨੀਆਂ ਮੇਰੇ ਹੱਥਾਂ ਵਿਚ ਹੈ ਤੀਹ ਦਿਨ ਦੀ ਛੁੱਟੀ ਤੇ ਘਰ ਆਇਆ ਸੀ ਪਰ ਵਾਪਸ ਨਾ ਜਾ ਸਕਿਆ ਇਕ ਪਾਸੇ ਬੇਟੀ ਦਾ ਬਚਪਨ ਜੋ ਕਿ ਲੱਖਾ ਦਾ ਸੀ ਤੇ ਦੂਜੇ ਪਾਸੇ ਦੋ ਟਕੇ ਦੀ ਨੌਕਰੀ ਮੈਂ ਦੋਨਾਂ ਵਿਚੋਂ ਇਕ ਨੂੰ ਚੁਣਨਾ ਸੀ ਤਾਂ ਮੈਂ ਆਪਣਾ ਪਰਿਵਾਰ ਚੁਣਿਆ ਕੁੜੀ ਨੇ ਕਿਹਾ ਤੁਸੀਂ ਤੇ love marriage ਕੀਤੀ ਸੀ ਤਾਂ ਤੁਸੀ ਭੱਜ ਕੇ ਕਿਥੇ ਗਏ ਕਿਵੇਂ ਗੁਜਰਿਆ ਉਹ ਸਮਾਂ ਉਹ ਮੈਨੂੰ ਬਿਲਕੁਲ ਨਾ ਸਮਝ ਤੇ ਮਾਸੂਮ ਛੋਟੀ ਭੈਣ ਲੱਗ ਰਹੀ ਸੀ ਮੈਂ ਉਸਨੂੰ ਦੱਸਿਆ ਕਿ ਮੈਂ ਭੱਜ ਕੇ ਵਿਆਹ ਨਹੀਂ ਕਰਵਾਇਆ ਪਰ ਉਹ ਵੀ ਆ ਕਿ ਉਸਦੇ ਪਾਪਾ ਨੇ ਮੈਨੂੰ ਪਹਿਲੀ ਹੀ ਨਜ਼ਰ ਵਿਚ reject ਕਰ ਦਿੱਤਾ ਸੀ ਕੁੜੀ ਨੇ ਕਿਹਾ ਫਿਰ ਤੁਸੀ ਕੀ ਕੀਤਾ ਕੁਝ ਨਹੀਂ ਆਪਣੇ ਬਾਰੇ ਅਲੱਗ ਤੋਂ ਸੋਚਣਾ ਸ਼ੁਰੂ ਕਰ ਦਿੱਤਾ ਸੁਮਨ ਨੇ ਕਿਹਾ ਵੀ ਸੀ ਕਿ ਆਪਾ ਭੱਜ ਚਲਦੇ ਆ ਸੁਮਨ ਮੇਰੀ ਪਤਨੀ ਪਰ ਮੈਂ ਸਾਫ ਮਨਾ ਕਰ ਦਿੱਤਾ ਉਹ ਦੋ ਦਿਨ ਤੱਕ ਜੋਰ ਦਿੰਦੀ ਰਹੀ ਕਿ ਭੱਜ ਚਲਦੇ ਹਾ ਪਰ ਮੈਂ ਮਨਾ ਕਰਦਾ ਰਿਹਾ ਮੈਂ ਉਸਨੂੰ ਸਮਝਾਇਆ ਕਿ ਭੱਜਣ ਵਾਲੀ ਜੋੜੀ ਵਿਚ ਮੁੰਡੇ ਦੀ ਇੱਜਤ ਤੇ ਖਾਸ ਅਸਰ ਨਹੀਂ ਹੁੰਦਾ ਪਰ ਕੁੜੀ ਦੇ ਪੂਰੇ ਖਾਨਦਾਨ ਦੀ ਇੱਜਤ ਰੁਲ ਜਾਂਦੀ ਐ ਮੁੰਡੇ ਨੂੰ ਤਾਂ hero ਮੰਨਦੇ ਹਨ ਪਰ ਕੁੜੀ ਬਦਚਲਨ ਕਹਲਾਉਦੀ ਹੈ ਸਾਰੀ ਉਮਰ ਲਈ ਕੁੜੀ ਦੇ ਮੱਥੇ ਤੇ ਕਲੰਕ ਲੱਗ ਜਾਂਦਾ ਹੈ ਮੈਂ ਮੰਨਦਾ ਹਾਂ ਕਿ ਇਹ ਮਾਪਦੰਡ ਗਲਤ ਹੈ ਪਰ ਸਾਡੇ ਸਮਾਜ ਵਿਚ ਅਜਿਹਾ ਹੀ ਹੁੰਦਾ ਹੈ l ਜੇ ਮੈਂ ਉਸ ਦਿਨ ਉਸਨੂੰ ਭਜਾ ਕੇ ਲੈ ਜਾਂਦਾ ਤੇ ਸ਼ਾਇਦ ਉਸ ਦੀ ਮਾਂ ਕਈ ਦਿਨਾਂ ਤੱਕ ਪਾਣੀ ਵੀ ਨਾ ਪੀਂਦੀ ਇਸ ਲਈ ਮੇਰੀ ਹਿੰਮਤ ਨਾ ਹੋਈ ਅਜਿਹਾ ਕਰਨ ਦੀ ਉਸਦੇ ਮਾਂ ਪਿਉ ਵੀ ਮੇਰੇ ਮਾਂ ਪਿਉ ਵਰਗੇ ਹੀ ਹਨ ਮੇਰੀਆਂ ਗੱਲਾਂ ਸੁਣ ਕੇ ਉਹ ਕੁੜੀ ਕੁਝ ਸਮੇਂ ਲਈ ਸੋਚ ਵਿਚ ਪੈ ਗਈ ਫਿਰ ਉਸਨੇ ਪੁੱਛਿਆ ਤੁਹਾਡਾ ਵਿਆਹ ਕਿਵੇਂ ਹੋਇਆ ਸੁਮਨ ਦੀ ਸਗਾਈ ਕਿਤੇ ਹੋਰ ਕਰ ਦਿੱਤੀ ਗਈ

ਕਿ ਸੁਮਨ ਅਜਿਹੇ ਲਾਲਚੀ ਲੋਕਾਂ ਨਾਲ ਖੁਸ਼ ਨਹੀਂ ਰਹਿ ਸਕੇਗੀ ਫਿਰ ਆਪਣੇ ਘਰਦਿਆਂ ਦੀ ਮਦਦ ਨਾਲ ਮੈਂ ਤੇ ਸੁਮਨ ਨੇ ਉਸਦੇ ਘਰਦਿਆਂ ਨੂੰ ਮਨਾ ਲਿਆ ਤੇ ਸਾਡਾ ਵਿਆਹ ਹੋ ਗਿਆ

ਕਿ ਮੁੰਡੇ ਕੁੜੀ ਦੀ ਪਸੰਦ ਸਹੀ ਹੋਵੇ ਦੋਹਾਂ ਵਿਚੋਂ ਕੋਈ ਵੀ ਗਲਤ ਹੋ ਸਕਦਾ ਹੈ ਜਾਂ ਕੋਈ ਵੀ ਸਹੀ ਹੋ ਸਕਦਾ ਹੈ ਕੰਮ ਦੀ ਗੱਲ ਇਥੇ ਇਹ ਹੈ ਕਿ ਕੋਣ ਜਿਆਦਾ ਵਫਾਦਾਰ ਹੈ ਕੁੜੀ ਨੇ ਕਿਹਾ ਚਾਹੇ ਸਾਡਾ ਫੈਸਲਾ ਗਲਤ ਹੋਵੇ ਕੋਈ ਗੱਲ ਨਹੀਂ ਮੈਂ ਕਿਹਾ ਫੈਸਲਾ ਅਜਿਹਾ ਹੋਣਾ ਚਾਹੀਦਾ ਜੋ ਪਰਿਵਾਰ ਦੇ ਬੱਚਿਆਂ ਦੋਨਾਂ ਦਾ ਹੋਵੇ ਦੋਨਾਂ ਦੀ ਸਹਿਮਤੀ ਹੋਵੇ ਉਹ ਸਭ ਤੋਂ ਸਹੀ ਫੈਸਲਾ ਹੁੰਦਾ ਹੈ ਮਾਫ ਕਰਨਾ ਮੈਨੂੰ ਤੇਰਾ ਫੈਸਲਾ ਗਲਤ ਲੱਗ ਰਿਹਾ ਹੈ ਕਿਉਕਿ ਤੇਰਾ boyfriend ਤੈਨੂੰ ਸੱਚਾ ਪਿਆਰ ਨਹੀ ਕਰਦਾ ਕਿਉਕਿ ਸੱਚਾ ਪਿਆਰ ਕਰਨ ਵਾਲੇ ਇੰਨੇ ਸ਼ਾਤਿਰ ਨਹੀਂ ਹੁੰਦੇ ਉਸਨੇ ਕਿੰਨੀ planning ਕਰ ਤੈਨੂੰ ਘਰੋਂ ਭੱਜਣ ਲਈ ਕਿਹਾ ਜੇ ਉਹ ਤੈਨੂੰ ਸੱਚਾ ਪਿਆਰ ਤਾਂ ਤੈਨੂੰ ਆਪਣਿਆਂ ਤੋਂ ਦੂਰ ਹੋਣ ਲਈ ਕਹਿੰਦਾ

ਚਾਹੇ ਤਾਂ ਅਜਮਾ ਕੇ ਦੇਖ ਲਵੀ ਮਾਂ ਪਿਉ ਸਾਡੀਆਂ ਖੁਸ਼ੀਆਂ ਲਈ ਕੁਝ ਵੀ ਕਰ ਸਕਦੇ ਨੇ ਜੇ ਸਾਡਾ ਫੈਸਲਾ ਸਹੀ ਹੋਵੇ ਤਾਂ ਜਰੂਰ ਸਾਡੇ ਨਾਲ ਖੜਦੇ ਹਨ ਘਰੋਂ ਭੱਜਣਾ ਕਿਸੇ ਵੀ ਮਸਲੇ ਦਾ ਹੱਲ ਨਹੀਂ ਆਪਣੇ ਪਿਆਰ ਲਈ ਅਸੀਂ ਆਪਣੇ ਮਾਂ ਪਿਉ ਦੇ ਪਿਆਰ ਨੂੰ ਨਜਰ ਅੰਦਾਜ ਨਹੀਂ ਕਰ ਸਕਦੇ ਇਹ ਗੱਲ ਸੱਚ ਹੈ ਕਿ ਸਾਡੇ ਮਾਂ ਪਿਉ ਤੋਂ ਵੱਧ ਕੇ ਕੋਈ ਸਾਡਾ ਚੰਗਾ ਨਹੀਂ ਸੋਚ ਸਕਦਾ ਤੈਨੂੰ ਕੀ ਲੱਗਦਾ ਹੈ ਕਿ ਆਪਣੇ ਮਾਂ ਪਿਉ ਨੂੰ ਇਸ ਤਰ੍ਹਾਂ ਦੁੱਖ ਦੇ ਕੇ ਤੂੰ ਖੁਸ਼ ਰਹਿ ਸਕਦੀ ਹੈ ਇਹ ਤੇਰੀ ਗਲਤ ਫਹਿਮੀ ਹੈ ਜੋ ਇਨਸਾਨ ਤੈਨੂੰ ਤੇਰੇ ਆਪਣਿਆਂ ਤੋਂ ਦੂਰ ਕਰ ਰਿਹਾ ਹੈ ਉਹ ਤੈਨੂੰ ਕਦੀ ਖੁਸ਼ ਨਹੀਂ ਰੱਖ ਸਕਦਾ ਹੁਣ ਉਸ ਕੁੜੀ ਨੂੰ ਮੇਰੀਆਂ ਗੱਲਾਂ ਸਮਝ ਆ ਰਹੀਆਂ ਸਨ ਉਸਨੂੰ ਆਪਣਾ ਫੈਸਲਾ ਗਲਤ ਲੱਗਿਆ ਕਿ ਘਰ ਵਾਪਸ ਜਾਣ ਦਾ ਫੈਸਲਾ ਉਸਨੇ ਕਰ ਲਿਆ ਉਸਨੇ ਆਪਣੀ ticket ਫਾੜ ਦਿੱਤੀ ਤੇ ਮੇਰੇ phone ਤੋਂ ਆਪਣੇ ਪਾਪਾ ਨੂੰ ਕਰਕੇ ਮਾਫੀ ਮੰਗੀ ਤੇ ਕਿਹਾ ਕਿ ਮੈਂ ਵਾਪਸ ਆ ਰਹੀ ਹਾ ਉਹ ਵਾਪਿਸ ਆਪਣੇ ਘਰ ਵੱਲ ਚਲ ਪਈ ਮੈਨੂੰ ਖੁਸ਼ੀ ਹੋ ਰਹੀ ਸੀ ਕਿ ਮੈਂ ਆਪਣੀ ਛੋਟੀ ਭੈਣ ਵਰਗੀ ਅਣਜਾਣ ਕੁੜੀ ਨੂੰ ਗਲਤ ਕਰਦਾ ਚੁੱਕਣ ਤੋਂ ਰੋਕ ਲਿਆ ਸੀ l ਸਨੇਹਾ ਆਪਣੇ ਸਸੂਰਾਲ ਵਿਚ ਬਹੁਤ ਖੁਸ਼ ਸੀ ਉਸਦੇ ਦੋ ਬੱਚੇ ਇਕ ਬੇਟਾ ਤੇ ਇਕ ਬੇਟੀ ਸੀ ਸਭ ਕੁਝ ਸੀ ਉਸਦੇ ਕੋਲ ਸੱਸ ਸਹੁਰਾ ਵੀ ਉਸਨੂੰ ਧੀ ਵਾਂਗ ਰੱਖਦੇ ਸਨ ਉਹ ਉਸਨੂੰ ਹਮੇਸ਼ਾ ਮਾਨ ਸਨਮਾਨ ਦਿੰਦੇ ਉਸਦੀਆਂ ਭਾਵਨਾਵਾਂ ਦਾ ਖਿਆਲ ਰੱਖਦੇ ਉਸਦਾ ਪਤੀ ਰੋਹਿਤ ਵੀ ਉਸ ਤੋਂ ਬਹੁਤ ਖੁਸ਼ ਸੀ ਕਦੇ ਕਦੇ ਉਹ ਆਪਣੇ ਜਾਂਦੀ ਕੁਝ ਦਿਨ ਰਹਿੰਦੀ ਤੇ ਫਿਰ ਰੋਹਿਤ ਉਸਨੂੰ ਆ ਕੇ ਲੈ ਜਾਂਦਾ ਨੇਹਾ ਦੀ ਇਕ ਭੈਣ ਸੀਮਾ ਸੀ ਜੋ ਕਿ ਉਸ ਤੋਂ ਚਾਰ ਕੁ ਸਾਲ ਛੋਟੀ ਸੀ ਉਹ ਬਹੁਤ ਖੂਬਸੂਰਤ ਸੀ ਪੜਨ ਲਿਖਣ ਵਿਚ ਉਹ ਜਿਆਦਾ ਚੰਗੀ ਨਹੀਂ ਪਰ ਜਿਥੇ ਵੀ ਜਾਂਦੀ ਮੌਸਮ ਲੁੱਟ ਲੈਂਦੀ ਸੀ ਉਹ ਲੰਮੀ ਤੇ ਰੱਜ ਕੇ ਸੋਹਣੀ ਸੀ ਸੀਮਾ ਆਪਣੀ ਭੈਣ ਨੇਹਾ ਨੂੰ ਬਹੁਤ ਪਿਆਰ ਕਰਦੀ ਸੀ ਨੇਤਾ ਦੇ ਦੋ ਬੱਚਿਆਂ ਨੂੰ ਉਸਨੇ ਬਹੁਤ ਸੰਭਾਲਿਆ ਸੀ ਉਸਨੇ ਚੰਗੀ ਮਾਸੀ ਦੇ ਸਾਰੇ ਫਰਜ ਨਿਭਾਏ ਸਨ ਸੀਮਾ ਦੀ ਹੁਣ ਵਿਆਹ ਦੀ ਉਮਰ ਹੋ ਗਈ ਪਰ ਉਹ ਹਮੇਸ਼ਾ ਵਿਆਹ ਤੋਂ ਮਨਾ ਕਰ ਦਿੰਦੀ ਉਹ ਕਹਿੰਦੀ ਮੈਂ ਆਪਣੇ ਮੰਮੀ ਪਾਪਾ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗੀ ਇਕ ਵਾਰ ਨੇਹਾ ਦੇ ਪਿਤਾ ਦੀ ਤਬੀਅਤ ਬਹੁਤ ਖਰਾਬ ਹੋ ਗਈ ਕੁਝ ਦਿਨ ਨੇਹਾ ਉਥੇ ਰੁਕੀ ਫਿਰ ਬੱਚਿਆਂ ਦੇ ਸਕੂਲ ਕਰਕੇ ਉਸਨੂੰ ਵਾਪਿਸ ਜਾਣਾ ਇਸ ਲਈ ਰੋਹਿਤ ਆਪਣੇ ਸਸੂਰਲ ਚੱਲਿਆ ਗਿਆ ਤਾਂ ਕਿ ਉਨ੍ਹਾਂ ਦੀ ਮਦਦ ਕਰ ਸਕੇ ਨੇਹਾ ਵੀ ਬੇਫਿਕਰ ਹੋ ਕੇ ਆਪਣੇ ਸਸੁਰਾਲ ਚਲੀ ਗਈ ਸ਼ਾਇਦ ਇਹ ਉਨ੍ਹਾਂ ਦੀ ਜਿੰਦਗੀ ਦੀ ਸਭ ਤੋਂ ਵੱਡੀ ਭੁੱਲ ਸਾਬਿਤ ਹੋਣ ਵਾਲੀ ਸੀ ਇਥੇ ਸੀਮਾ ਆਪਣੀ ਪਿਤਾ ਦੀ ਸੇਵਾ ਵਿਚ ਦਿਨ ਰਾਤ ਇਕ ਕੀਤਾ ਹੋਇਆ ਸੀ ਪਰ ਉਹ ਆਪਣੇ ਪਿਤਾ ਨੂੰ ਬਚਾ ਨਾ ਸਕੀ ਰੋਹਿਤ ਵੀ ਕੁਝ ਦਿਨਾਂ ਆਪਣੇ ਘਰ ਚਲਾ ਗਿਆ ਕਿਉਕਿ ਉਸਦੀ ਸਰਕਾਰੀ ਨੌਕਰੀ ਸੀ ਤੇ ਉਸਦੀ ਛੁੱਟੀ ਖਤਮ ਹੋ ਗਈ ਸੀ

ਤਾਂ ਜੋ ਉਹ ਰੋਹਿਤ ਨੂੰ ਮਿਲ ਸਕੇ ਰੋਹਿਤ ਵੀ ਬੇਸਬਰੀ ਨਾਲ ਉਸਦਾ ਇੰਤਜਾਰ ਕਰਦਾ ਨੇ ਸੁਪਨੇ ਵਿਚ ਵੀ ਨਹੀਂ ਸੋਚਿਆ ਹੋਣਾਕੀ ਉਸ ਦੇ ਘਰ ਵਿੱਚ ਉਸਦੇ ਵਿਰੁਧ ਕੀ ਚਁਲ ਰਿਹਾ ਸੀ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

ਚਾਹੇ ਉਹ ਬਜ਼ੁਰਗ ਹੈ ਇਸ ਕਰਕੇ ਪੜ੍ਹਾਈ ਕਰਨ ਦੀ ਕੋਈ ਉਮਰ ਦੀ ਸੀਮਾ ਨਹੀਂ ਹੁੰਦੀ, ਪੜ੍ਹਾਈ ਤਾਂ ਇਨਸਾਨ ਕਿਸੇ ਵੀ ਉਮਰ ਵਿੱਚ ਕਰ ਸਕਦਾ ਹੈ। ਸਾਡੇ ਦੇਸ਼ ਭਾਰਤ ਅੰਦਰ ਤਿਯੋਹਾਰ ਜਿੰਨ੍ਹੀ ਖੁਸ਼ੀ ਨਾਲ ਮਨਾਏ ਜਾਂਦੇ ਹਨ ਓਨੇ ਕਿਸੇ ਹੋਰ ਜ਼ਿੰਦਗੀ ਨਹੀਂ ਮਨਾਏ ਜਾਂਦੇ

ਦੀਵਾਲੀ ਦਹਸ਼ਰੇ ਤੋਂ ਠੀਕ ਬੀਹ ਦਿਨ ਪਹਿਲਾ ਪਿੱਛੋਂ ਮਨਾਇ ਜਾਂਦੀ ਹੈ ਉਸ ਦਿਨ ਹੀ ਅਯੁੱਧਿਆ ਦੇ ਰਾਜਾ ਸ਼੍ਰੀ ਰਾਮ ਚੰਦਰ ਜੀ ਚੋਦਹ ਬਰੇਆਂ ਦਾ ਬਨਬਾਸ ਕਟ ਕੇ ਬਾਪਸ ਅਯੁੱਧਿਆ ਆਏ ਸਨ ਇਸ ਕਰਕੇ ਅਯੁੱਧਿਆ ਬਾਸੀਆਂ ਨੂੰ ਊਨਾ ਦੀ ਓਣ ਦੀ ਖੁਸ਼ੀ ਵਿਚ ਕੀਓ ਦੀਵੇ ਬਾਲੇ ਸਨ ਜਾਨਿਆ ਨੇ ਗੁਰੁਮਹਾਵੀਰ ਜੀ ਨੂੰ ਉਸ ਦਿਨ ਨਿਬਾਰਨ ਪ੍ਰਾਪਤ ਹੋਇਆ ਸੀ ਇਸ ਕਰਕੇ ਜਾਨੀ ਲੋਕ ਦੀਵਾਲੀ ਧੂਮ ਧਾਮ ਨਾਲ ਮਨੌਂਦੇ ਹਨ ਸਿੱਖਾਂ ਦੇ ਸ਼ੇਵੇਂ ਗੁਰੂ ਹਰਗੋਵਿੰਦ ਸਾਹਿਬ ਜੀ ਨੇ ਗਵਾਲੀਓਰ ਦੇ ਕਿਲੇ ਤੋਂ ਬਬਜਾਂ ਪਹਾੜੀਆਂ ਰਾਜਿਆਂ ਨੂੰ ਛੜਾਯਾ ਸੀ ਤੇ ਦੀਵਾਲੀ ਵਾਲੇ ਦਿਨ ਓਹੋ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ ਸਨ ਇਸ ਕਰਕੇ ਸਿੱਖ ਲੋਕ ਦੀਵਾਲੀ ਨੂੰ ਧੂਮ ਧਾਮ ਨਾਲ ਮਨੌਂਦੇ ਹਨ ਪਿੰਡ ਵਿੱਚ ਬਹੁਤ ਚਹਲ ਪਹਲ ਹੁੰਦੀ ਹੈ ਚਾਰੇ ਪਾਸੇ ਰੌਣਕਾਂ ਨਾਲ ਬਾਜ਼ਾਰ ਹੁੰਦੇ ਹਨ। ਦੀਵਾਲੀ ਤੋਂ ਠੀਕ ਮਹੀਨਾ ਪਹਿਲਾ। ਆਪਣੇ ਘਰਾਂ ਦੀ ਸਾਫ ਸਫਾਈ ਤੇ ਰੰਗ ਰੋਗਣ ਕਰਵਾਉਣਾ ਸ਼ੁਰੂ ਕਰ ਦਿੰਦੇ ਹਨ। ਓਹੋ ਵਿਸ਼ੇਸ਼ ਤੋਰ ਤੇ ਆਪਣੇ ਘਰਾਂ ਓਹੋ ਵਿਸ਼ੇਸ਼ ਤੋਰ ਤੇ ਆਪਣੇ ਘਰਾਂ ਨੂੰ ਰੰਗ ਵਿਰੰਗੀ। ਵਿਜਲੀ ਵਾਲੀ ਲਾਈਟਾਂ ਤੋਂ ਨਾਲ ਸਾਜੋਂਦੇ ਹਨ। ਦੀਵਾਲੀ ਤਾਂ ਅਮਰਸਰੀ ਭੀ ਦੀ ਕਾਫੀ ਮਸ਼ਹੂਰ ਮਨੀ ਗਈ ਹੈ। ਸ਼ਾਮ ਨੂੰ ਨੂੰ ਹਰਿਮੰਦਰ ਸਾਹਿਵ ਵਿਖੇ। ਦੀਪਮਾਲਾ ਨੂੰ ਵੇਖਣ ਲਈ। ਸਾਰੇ ਸੰਸਾਰ ਭਾਰਤ ਵਿੱਚੋ ਲੋਕ ਓਂਦੇ ਹਨ। ਸਰੋਵਰ ਦੇ ਚਾਰੇ ਚਾਰੋ ਪਾਸੇ ਜਾਗਦੇ ਹੋਏ ਦੀਵੇ।